ਹ। ਆਪਣਾ ਨਾਮ ਕੀ ਆ।

ਹੋਰ ਠੀਕ ਆ ਵਧੀਆ, ਤੂੰ ਦੱਸ। ਵਧੀਆ ਬਸ ਅਖੇ। ਖੇਤੀ ਖੇਤੀ ਨਾ ਯਾਰ। ਜਮੀਨ ਤਾਂ ਆਪਣੇ ਹੈ ਨਈ। ਉਹ ਕਰੀ ਨੀ ਖੇਤੀ ਕਦੇ। ਅੱਛਾ। ਮੈਂ ਕਈ ਵਾਰ ਮੱਕੀ ਮੁੱਕੀ ਬੀਜੀ ਹੋਵੇ।

ਖੇਤੀ ਤਾਂ ਹੂੰ। ਮੱਝਾਂ। ਮੱਝਾਂ ਪਹਿਲਾਂ ਹੁੰਦੀਆਂ ਸੀਗੀਆਂ ਯਾਰ, ਹੁਣ ਤਾਂ ਨੀ ਹੈਗੀਆਂ। ਵਧੀਆ ਦੁੱਧ-ਦਾਧ ਹੋ ਜਾਂਦਾ, ਮੱਝਾਂ ਰੱਖੇ। ਓ ਮੱਝ ਵਾਹਲੀ ਭੈੜੀ ਸੀ। ਅੱਛਾ। ਗਾਂ ਹੀ ਚੱਕ ਲੈਂਦੀ ਹੋਣੀ। ਹੋਰ ਧਾਰ ਕਿਹੜੀ ਕੱਢਣ ਦਿੰਦੀ ਸੀ ਉਹ।

ਛੱਡਾ ਛੱਡਾ ਭੱਜਦੀ ਸੀ। ਫਿਰ ਤਾਂ ਤੁਸੀਂ ਬੰਨ ਕੇ ਰੱਖਦੇ ਹੋਵੋਗੇ ਮੱਝਾਂ ਨੂੰ ਤਾਂ। ਮੱਝਾਂ ਛੱਡਾ ਕੇ ਭੱਜ ਜਾਂਦੀ। ਫੜ ਕੇ ਲਿਆਉਂਦੇ।

ਦੋ-ਤਿੰਨ ਹੁੰਦੀਆਂ ਸੀ। ਉਦੋਂ ਛੋਟਾ ਜਿਹਾ ਹੁੰਦਾ ਸੀ ਉਸ ਟੈਮ ਯਾਰ।

ਛੋਟਾ ਜਾ ਹੁੰਦਾ ਸੀ, ਯਾਦ ਨੀ। ਕਿਵੇਂ। ਹਾਂ, ਵਾਹਵਾ ਛੋਟੇ ਹੁੰਦੇ ਹੋਉਗੇ। ਹੋਰ ਕਾਫੀ ਛੋਟੇ ਸੀਗੇ।

ਮਾੜਾ ਮੋਟਾ ਯਾਦ ਆ ਵੀ ਜਦੋਂ ਵੀ ਜਦੋਂ ਭੱਜ ਜਾਂਦੀ ਸੀ, ਫੜ ਕੇ ਲਿਆਉਂਦੇ ਸੀ, ਉਹ ਯਾਦ ਆ ਮੇਰੇ।

ਹਾਂ ਉਹ ਰੱਖਦੇ ਸੀ ਫਿਰ, ਪੁਰਾਣੇ ਥੰਮ੍ਹ।

ਆਪਣੇ ਆਲੇ ਵਰਗਿਆਂ ਦਾ ਤਾਂ ਤੈਨੂੰ ਪਤਾ ਈ ਆ ਵੀ ਧੁੱਪ ਚ ਨਿਕਲਣਾ ਵੀ ਔਖਾ ਹੋ ਜਾਂਦਾ।

ਉਹੀ ਤਾਂ ਗੱਲ ਏ। ਹਮ ਹਮ ਇਧਰ ਵਗ ਜਾ, ਉਧਰ ਜਾ, ਕੱਪੜੇ ਲੈ ਆ। ਹੋਰ ਕੋਈ ਕੰਮ ਨੀ ਆਪਾ ਨੂੰ। ਕੰਮ ਤਾਂ ਕੀ ਆ ਹੋਰ।

ਹੋਰ ਤੂੰ ਦੱਸ। ਨਵੀਂ ਤਾਜੀ ਕੋਈ।

ਵਿਹਲੇ ਸੀ।

ਕੰਮ ਤੇ ਅਹ ਕੰਮ ਕੂੰਮ ਕਰੀਏ ਉਥੇ। ਕਦੀ ਚਾਹ ਪੀ ਲਈ, ਕਦੇ ਵਿਹਲੇ ਬੈਠ ਗਏ।

ਰੋਟੀ ਤਾਂ ਲਿਆਂਦਾ ਹੋਏਗਾ ਨਾਲ।

ਹਾਂ ਵਧੀਆ ਲੰਘੀ ਜਾਂਦਾ ਟੈਮ। ਲੰਘੀ ਜਾਂਦਾ ਟੈਮ।

ਹੋਰ ਪਿੰਡ ਪੁੰਡ ਦੀ ਕਿੰਨੀ ਵੋਟ ਆ ਥੋਡੇ ਪਿੰਡ ਦੀ ਸਾਡੇ ਪਿੰਡ ਦੀ ਵੋਟ ਹੈਗੀ ਆ ਤਿੰਨ ਹਜਾਰ। ਅੱਛਾ। ਸਰਪੰਚ ਕਿਹੜਾ ਉਰੇ। ਸਰਪੰਚ ਹੈਗਾ ਮਾਸਟਰ ਆ। ਕਿਹੜਾ।

ਕੰਮ ਵਧੀਆ ਹੋਈ ਜਾਂਦੇ ਆ। ਆਟਾ ਵੀ ਵਧੀਆ, ਹੁਣ ਸਕੂਲ ਬਣ ਗਿਆ ਆ। ਸਕੂਲ ਬਾਰੇ ਦੱਸ। ਮੈਂ ਸੁਣਿਆ ਸਕੂਲ first ਫਾਸਟ ਆਇਆ ਜ਼ਿਲ੍ਹੇ ਚੋਂ।

ਕੀ ਬਹੁਤ ਵਧੀਆ ਬੂਟੇ ਬਾਟੇ ਲੱਗੇ ਹੋਏ ਆ। ਕੈਮਰੇ-ਕੁਮਰੇ ਲੱਗੇ ਆ। ਅੱਛਾ, ਕਹਿੰਦੇ AC ਵੀ ਲੱਗਿਆ, ਮੈਂ ਸੁਣਿਆ। ਹਾਂ। AC ਲੱਗਿਆ ਜਵਾਕਾਂ ਨੂੰ। ਟੌਰਾ ਨਾਲ ਪੜ੍ਹਦੇ ਆ ਜਵਾਕ, ਹੁਣ ਤਾਂ private ਵਾਂਗ ਹੀ ਬਣ ਗਿਆ।

ਹਾਂ। ਨਾਲੇ ਬਿਜਲੀ ਦੀ ਸਹੂਲਤ ਹੋ ਗਈ। ਹਾਂ। ਬਿੱਲ ਨੀ ਆਉਂਦਾ ਫਿਰ। ਹਾਂ। ਬਿੱਲ ਘੱਟ ਆਉਂਦਾ। ਧੁੱਪ ਨਾਲ ਫਿਰ ਉਨੀ ਹੀ ਬਿਜਲੀ ਹੋ ਜਾਂਦੀ ਏ। ਹਾਂ। ਹਾਂ। ਧੁੱਪ ਤੋਂ ਚਲਾਉਂਦਾ ਬਿਜਲੀ। ਹਾਂ। ਪਾਣੀ ਵਾਹਲਾ ਭਾਲਦਾ ਇਹ। ਪਾਣੀ ਵਾਹਲਾ ਭਾਲਦਾ। ਧੁੱਪਾਂ ਚ ਵੀ ਪਾਣੀ ਪਾਈ ਜਾਓ। ਅਹ ਪਾਣੀ ਪਾਈ ਜਾਓ। ਅੱਛਾ।

ਪਾਣੀ ਪਾਉਣ ਦੀ ਕੀ ਲੋੜ ਹੁੰਦਾ ਆ ਉਹਤੇ। ਪਾਣੀ ਤਾਂ ਉਹਦੇ ਕਰਕੇ ਪੈਂਦਾ ਕਿ ਠੰਢਾ ਹੋ ਜਾਣਾ। ਜਿੰਨੀਆਂ ਕਿਰਨਾਂ ਠੰਢੇ ਤੇ ਵੱਧ ਪੈਂਦੀਆਂ ਨੇ ਨਾ

ਸੂਰਜ ਦੀਆਂ। ਧੁੱਪ ਦੀ।

ਤਾਂ ਕਰਕੇ ਉਨਾਂ ਹੀ ਬਿਜਲੀ ਬਿਨਾਂ ਤੱਪਦਾ ਉਹ। ਟੋਬਾ ਵਾਹਲਾ ਵੱਡਾ ਆਪਣੇ। ਟੋਬਾ ਤਾਂ ਬਥੇਰਾ ਵੱਡਾ। ਹੂੰ। ਮੈਸਾਂ-ਮੂਸਾਂ ਨਵਾਉਣ ਨੂੰ।

ਠੀਕ ਆ। ਵਧੀਆ ਗੱਲ ਹੋ ਰਹੀ ਆ।

ਸੌਖਾ ਹੀ ਆ ਇਹ ਤਾਂ ਯਾਰ।

ਦੇਖੋ ਹਰੇਕ ਚੀਜ ਵਿਚ ਮਿਹਨਤ ਹੁੰਦੀ ਆ। ਮਿਹਨਤ ਈ ਚੱਲਦਾ ਅੱਜ ਕੱਲ੍ਹ ਯਾਰ। ਹਾਂ ਹਾਂ। ਮਿਹ ਅਹ ਜੇ ਆਪਾ ਮਿਹਨਤ ਨੀ ਕਰਾਂਗੇ, ਫਿਰ ਕੀ ਬਣਦਾ, ਮਿਹਨਤ ਈ ਹੈ ਪੱਲੇ। ਹੋਰ ਤੇਰਾ ਅਹ ਤੇਰਾ ਕੰਮ ਆਜੂ ਇਹੀ।

ਉਹ ਏ ਅਲੱਗ। ਹਾਂ। ਕਿਰਾਇਆ ਕਿਰੂਆ ਲੱਗਦਾ ਆਉਂਦੇ ਜਾਂਦਿਆਂ। ਅਲੱਗ ਪੈਸਾ ਇਹ। ਉਹ ਅਲੱਗ ਏ। ਇਹ ਅਲੱਗ ਏ। ਹਾਂ। ਫਿਰ ਵੀ ਆਪਾ ਅੱਧੇ ਤਾਂ ਉਈ ਅਹ ਅੱਧੇ ਤਾਂ ਉਈ ਅੱਕ ਜਾਂਦੇ ਨੇ, ਇਹ ਤਾਂ ਔਖਾ ਕਹਿੰਦੇ। ਹਾਂ, ਚੂਹੇ ਵਰਗੇ। ਹੋਰ ਚੂਹਾ ਕਹਿੰਦਾ ਮੇਰਾ ਸਿਰ ਦੁਖੀ ਜਾਂਦਾ। ਹੋਰ ਵੀ ਕਈ ਲੋਕ ਨੇ। ਵਾਹਵਾ ਥੱਕ ਜਾਂਦੇ ਆ ਪਹਿਲੀ ਵਾਰੀ ਚ। ਆਏ ਪਤਾ ਨੀ ਕਿਧਰੋਂ ਆਇਆ ਹਨਾ ਜਾ।

ਯਕੀਨ ਨੀ ਕਰਦੇ ਲੋਕ ਇਹਤੇ।

ਲੋਕ ਯਕੀਨ ਨੀ ਕਰਦੇ ਇਹਤੇ। ਹਾਂ, ਕਈ ਵਾਰ ਲੋਕ ਆਏ ਕਹਿੰਦੇ ਆ, ਉਈ ਭਕਾਈ ਮਾਰੀ ਜਾਂਦੇ ਨੇ। ਦਿਮਾਗ ਹਿੱਲ ਜੇ ਆਏ ਕਿਵੇਂ ਬਣਨਗੇ ਪੈਸੇ ਇੱਥੇ। ਸਾਨੂੰ ਤਾਂ ਆਏ ਆ।

ਹਾਂ ਚਲ ਕੀ ਬਣੂ ਇਹਦੇ ਭਾਈ ਦੀ। ਨਹੀਂ। ਤਿੰਨ ਪੁੱਤਰ ਸਨ ਦੋ ਪੁੱਤਰ ਵਿਆਹੇ ਹੋਏ ਸਨ ਪਰ ਤੀਜਾ ਪੁੱਤਰ ਕੁਆਰਾ ਸੀ ਜਿਸ ਦਾ ਨਾਂ ਮੀਰਜ਼ਾਦਾ ਸੀ, ਮੀਰਜ਼ਾਦੇ ਦੀ ਇੱਕ ਭਰਜਾਈ ਚਾਹੁੰਦੀ ਸੀ ਕਿ ਮੀਰਜ਼ਾਦਾ ਉਸ ਦੀ ਭੈਣ ਨਾਲ ਵਿਆਹ ਕਰ ਲਵੇ। ਪਰ ਉਹ ਮੰਨਦਾ ਨਹੀਂ ਸੀ ਇੱਕ ਦਿਨ ਭਰਜਾਈ ਨੇ ਮਿਹਣਾ ਮਾਰਦਿਆਂ ਕਿਹਾ, ਜਾਹ ਵੇਖਾਂਗੇ, ਜਦੋਂ ਤੂੰ ਕੋਈ ਸਬਜ਼-ਪਰੀ ਵਿਆਹ ਕੇ ਲਿਆਵੇਂਗਾ ਇਸ ਤੇ ਮੀਰਜ਼ਾਦਾ ਵੀ ਔਖਾ ਹੋ ਕੇ ਕਹਿਣ ਲੱਗਾ, ਮੈਂ ਹੁਣ ਸ਼ਬਜ਼-ਪਰੀ ਨਾਲ ਹੀ ਵਿਆਹ ਕਰਵਾਵਾਂਗਾ, ਉਸ ਵੇਲੇ ਮੀਰਜ਼ਾਦਾ ਘੋੜੇ ਉੱਤੇ ਬੈਠ ਕੇ ਸਬਜ਼-ਪਰੀ ਲੱਭਣ ਚੱਲ ਪਿਆ ਚੱਲਦਿਆਂ-ਚੱਲਦਿਆਂ ਉਹ ਇੱਕ ਸੰਘਣੇ ਜੰਗਲ ਵਿੱਚ ਪਹੁੰਚ ਗਿਆ। ਉੱਥੇ ਉਹ ਇੱਕ ਰੁੱਖ ਹੇਠਾਂ ਅਰਾਮ ਕਰਨ ਲੱਗਾ ਅਚਾਨਕ ਉਸ ਨੂੰ ਇੱਕ ਵੱਡੇ ਸੱਪ ਦੇ ਫੁੰਕਾਰੇ ਦੀ ਅਵਾਜ਼ ਆਈ, ਉਹ ਸੱਪ ਮੀਰਜ਼ਾਦੇ ਨੂੰ ਅਜੇ ਡੰਗਣ ਹੀ ਲੱਗਾ ਸੀ ਕਿ ਮੀਰਜ਼ਾਦੇ ਨੇ ਆਪਣੀ ਤਲਵਾਰ ਨਾਲ ਉਸ ਦੇ ਟੁਕੜੇ-ਟੁਕੜੇ ਕਰ ਦਿੱਤੇ, ਉਸ ਰੁੱਖ ਉੱਤੇ ਇੱਕ ਹੰਸ ਤੇ ਹੰਸਣੀ ਰਹਿੰਦੇ ਸਨ, ਉਹ ਸੱਪ ਉਹਨਾਂ ਦੇ ਬੱਚਿਆਂ ਨੂੰ ਮਾਰ ਕੇ ਖਾ ਜਾਂਦਾ ਸੀ, ਜਦੋਂ ਹੰਸ ਤੇ ਹੰਸਣੀ ਨੇ ਮੀਰਜ਼ਾਦੇ ਹੱਥੋਂ ਸੱਪ ਨੂੰ ਮਰਦਿਆਂ ਵੇਖਿਆ ਤਾਂ ਉਹਨਾਂ ਨੂੰ ਸੁਖ ਦਾ ਸਾਹ ਆਇਆ, ਉਹਨਾਂ ਮੀਰਜ਼ਾਦੇ ਨੂੰ ਕਿਹਾ, ਹੇ ਭਲੇ ਪੁਰਸ਼ ਤੂੰ ਸਾਡੇ ਉੱਤੇ ਬੜਾ ਉਪਕਾਰ ਕੀਤਾ ਹੈ ਸਾਨੂੰ ਦੱਸ ਅਸੀਂ ਤੇਰੀ ਕੀ ਮਦਦ ਕਰੀਏ? ਮੀਰਜ਼ਾਦੇ ਨੇ ਸਬਜ਼-ਪਰੀ ਨਾਲ ਵਿਆਹ ਕਰਵਾਉਣ ਵਾਲੀ ਗੱਲ ਹੰਸ-ਜੋੜੇ ਨੂੰ ਦੱਸੀ, ਹੰਸ ਅਤੇ ਹੰਸਣੀ ਨੂੰ ਸਬਜ਼-ਪਰੀ ਦੇ ਦੇਸ ਦਾ ਪਤਾ ਸੀ, ਉਹ ਕਈ ਵਾਰ ਉੱਡਦਿਆਂ ਉੱਡਦਿਆਂ ਉੱਧਰ ਗਏ ਸਨ ਹੰਸ ਨੇ ਕਿਹਾ, ਮੈਂ ਤੈਨੂੰ ਆਪਣੇ ਖੰਭਾਂ ਉੱਤੇ ਬਿਠਾ ਕੇ ਸਬਜ਼-ਪੁਰੀ ਦੇ ਦੇਸ ਲੈ ਜਾਵਾਂਗਾ, ਅਗਲੇ ਦਿਨ ਹੰਸ ਮੀਰਜ਼ਾਦੇ ਨੂੰ ਆਪਣੇ ਖੰਭਾਂ ਤੇ ਬਿਠਾ ਕੇ ਉੱਡ ਪਿਆ, ਪੰਧ ਬੜਾ ਲੰਮਾ ਸੀ ਰਾਹ ਵਿੱਚ ਅਨੇਕਾਂ ਸਮੁੰਦਰ ਤੇ ਪਹਾੜ ਆਏ। ਉਹ ਕਈ ਦਿਨ ਉੱਡਦਾ ਰਿਹਾ, ਅਖ਼ੀਰ ਉਹ ਸਬਜ਼-ਪਰੀ ਦੇ ਦੇਸ ਪੁੱਜ ਗਏ ਹੰਸ ਨੇ ਮੀਰਜ਼ਾਦੇ ਨੂੰ ਇੱਕ ਰੁੱਖ ਹੇਠਾਂ ਅਰਾਮ ਕਰਨ ਲਈ ਉਤਾਰ ਦਿੱਤਾ ਆਪ ਉਹ ਉੱਡ ਉੱਡ ਕੇ ਆਸੇ-ਪਾਸੇ ਵੇਖਣ ਲੱਗਾ। ਉਸ ਨੇ ਵੇਖਿਆ ਕਿ ਇੱਕ ਨਦੀ ਵਿੱਚ ਪਰੀਆਂ ਨਹਾ ਰਹੀਆਂ ਸਨ ਤੇ ਉਹਨਾਂ ਦੇ ਖੰਭ ਕਿਨਾਰੇ ਤੇ ਪਏ ਸਨ, ਹੰਸ ਉੱਡ ਕੇ ਇਕਦਮ ਮੀਰਜ਼ਾਦੇ ਕੋਲ ਪੁੱਜਾ, ਉਸ ਨੇ ਮੀਰਜ਼ਾਦੇ ਨੂੰ ਕਿਹਾ, ਸਬਜ਼-ਪਰੀ ਦੇ ਮਹਿਲ ਤੱਕ ਇਹ ਪਰੀਆਂ ਹੀ ਪਹੁੰਚਾ ਸਕਦੀਆਂ ਨੇ, ਪਰ ਉਹ ਐਵੇਂ ਨਹੀਂ ਮੰਨਣਗੀਆਂ ਤੂੰ ਦਰਿਆ ਦੇ ਕੰਢੇ ਤੋਂ ਉਹਨਾਂ ਦੇ ਖੰਭ ਚੁੱਕ ਲਵੀਂ, ਫਿਰ ਉਹਨਾਂ ਨੂੰ ਆਪਾਂ ਸ਼ਰਤ ’ਤੇ ਖੰਭ ਵਾਪਸ ਦਿਆਂਗੇ, ਕਿ ਉਹ ਸਬਜ਼-ਪਰੀ ਨੂੰ ਤੇਰੇ ਨਾਲ ਵਿਆਹ ਕਰਵਾਉਣ ਲਈ ਮਨਾਉਣਗੀਆਂ ਮੀਰਜ਼ਾਦੇ ਨੇ ਦਰਿਆ ਦੇ ਕੰਢੇ ਤੋਂ ਪਰੀਆਂ ਦੇ ਖੰਭ ਚੁੱਕ ਲਏ, ਜਦੋਂ ਪਰੀਆਂ ਨਹਾ ਕੇ ਬਾਹਰ ਆਈਆਂ ਤਾਂ ਆਪਣੇ ਖੰਭ ਉੱਥੇ ਨਾ ਵੇਖ ਕੇ ਬਹੁਤ ਪਰੇਸ਼ਾਨ ਹੋਈਆਂ। ਮੀਰਜ਼ਾਦੇ ਨੇ ਜੰਗਲ ਵਿੱਚੋਂ ਬਾਹਰ ਆ ਕੇ ਕਿਹਾ ਕਿ ਉਹਨਾਂ ਦੇ ਖੰਭ ਉਸ ਕੋਲ ਹਨ, ਉਹ ਖੰਭ ਵਾਪਸ ਤਾਂ ਕਰੇਗਾ ਜੇ ਸਬਜ਼-ਪਰੀ ਉਸ ਨਾਲ ਵਿਆਹ ਕਰਵਾਏਗੀ ਮੀਰਜ਼ਾਦੇ ਨੇ ਇੱਕ ਪਰੀ ਦੇ ਖੰਭ ਵਾਪਸ ਕਰ ਦਿੱਤੇ। ਉਹ ਪਰੀ ਉੱਡ ਕੇ ਸਬਜ਼-ਪਰੀ ਕੋਲ ਗਈ ਉਸ ਨੇ ਸਬਜ਼-ਪਰੀ ਨੂੰ ਜਾ ਕੇ ਸਾਰੀ ਗੱਲ ਦੱਸੀ, ਸਬਜ਼-ਪਰੀ ਬੜੀ ਹੈਰਾਨ ਹੋਈ ਕਿ ਇਤਨੀ ਦੂਰ ਤੱਕ ਕੋਈ ਲੜਕਾ ਕਿਵੇਂ ਆ ਗਿਆ? ਉਹ ਉਸੇ ਵੇਲੇ ਉਸ ਥਾਂ ਪਹੁੰਚੀ,

ਹੰਸ ਉਹਨਾਂ ਦੋਂਹਾਂ ਨੂੰ ਬਿਠਾ ਕੇ ਉੱਡ ਨਹੀਂ ਸਕਦਾ ਸੀ, ਉਹ ਦੋਵੇਂ ਬੇੜੀ ਵਿੱਚ ਬੈਠ ਕੇ ਸਮੁੰਦਰ ਦੇ ਰਸਤੇ ਮੀਰਜ਼ਾਦੇ ਦੇ ਦੇਸ ਵੱਲ ਚੱਲ ਪਏ, ਹੰਸ ਵੀ ਉਹਨਾਂ ਦੇ ਨਾਲ ਹੀ ਸੀ, ਚੱਲਦਿਆਂ-ਚੱਲਦਿਆਂ ਕੁਝ ਦਿਨ ਬੀਤ ਗਏ। ਇੱਕ ਦਿਨ ਬੜਾ ਭਿਆਨਕ ਤੂਫ਼ਾਨ ਆਇਆ ਇਸ ਵਿੱਚ ਉਹਨਾਂ ਦੀ ਬੇੜੀ ਡੁੱਬ ਗਈ ਅਤੇ ਉਹ ਤਿੰਨੇ ਰੁੜ੍ਹਦੇ ਹੋਏ ਦੂਰ ਚਲੇ ਗਏ ਤੇ ਇੱਕ-ਦੂਜੇ ਤੋਂ ਵਿੱਛੜ ਗਏ, ਸਬਜ਼-ਪਰੀ ਇੱਕ ਸ਼ਹਿਰ ਜਾ ਪਹੁੰਚੀ ਅਤੇ ਮੀਰਜ਼ਾਦਾ ਕਿਸੇ ਦੂਜੇ ਸ਼ਹਿਰ। ਹੰਸ ਉਸ ਸਮੁੰਦਰ ਦੇ ਦੂਜੇ ਕੰਢੇ ਤੇ ਪਹੁੰਚ ਗਿਆ, ਤਿੰਨੇ ਇੱਕ-ਦੂਜੇ ਤੋਂ ਵਿੱਛੜ ਕੇ ਬੜੇ ਉਦਾਸ ਹੋਏ, ਹੰਸ ਨੇ ਉਹਨਾਂ ਦੋਹਾਂ ਨੂੰ ਲੱਭਣ ਦਾ ਨਿਸ਼ਚਾ ਕੀਤਾ।

ਉਸ ਨੇ ਸਬਜ਼-ਪਰੀ ਨੂੰ ਆਪਣੇ ਨਾਲ ਵਿਆਹ ਕਰਵਾਉਣ ਲਈ ਕਿਹਾ, ਸਬਜ਼-ਪਰੀ ਨੇ ਕਿਹਾ ਕਿ ਉਹ ਤਾਂ ਪਹਿਲਾਂ ਵਿਆਹੀ ਹੋਈ ਹੈ ਰਾਜੇ ਨੇ ਕਿਹਾ ਕਿ ਉਸ ਦਾ ਪਤੀ ਤਾਂ ਮਰ ਚੁੱਕਾ ਹੈ। ਸਬਜ਼-ਪਰੀ ਨੇ ਕਿਹਾ ਕਿ ਉਸ ਦਾ ਮਨ ਇਸ ਗੱਲ ਨੂੰ ਨਹੀਂ ਮੰਨਦਾ, ਫਿਰ ਵੀ ਉਸ ਨੇ ਵਿਆਹ ਬਾਰੇ ਹਾਂ ਕਰਨ ਲਈ ਰਾਜੇ ਕੋਲੋਂ ਇੱਕ ਸਾਲ ਦੀ ਮੁਹਲਤ ਮੰਗ ਲਈ ਤਦ ਰਾਜੇ ਨੇ ਸਬਜ਼-ਪਰੀ ਨੂੰ ਇੱਕ ਵੱਖਰੇ ਮਹਿਲ ਵਿੱਚ ਰਹਿਣ ਦੀ ਆਗਿਆ ਦੇ ਦਿੱਤੀ, ਅਤੇ ਨੌਕਰਾਂ-ਚਾਕਰਾਂ ਨੂੰ ਕਹਿ ਦਿੱਤਾ ਕਿ ਉਹ ਸਬਜ਼-ਪਰੀ ਦਾ ਹਰ ਹੁਕਮ ਮੰਨਣ ਸਬਜ਼-ਪਰੀ ਨੇ ਸੋਚ-ਸੋਚ ਕੇ ਆਪਣੇ ਪਤੀ ਅਤੇ ਹੰਸ ਨੂੰ ਲੱਭਣ ਲਈ ਇੱਕ ਤਰਕੀਬ ਸੋਚੀ।

ਉਸ ਨੂੰ ਪਤਾ ਸੀ ਕਿ ਹੰਸ ਸੁੱਚੇ ਮੋਤੀ ਖਾ ਕੇ ਭੁੱਖ ਮਿਟਾਉਂਦਾ ਹੈ, ਇਸ ਲਈ ਇੱਕ ਨਾ ਇੱਕ ਨਾ ਦਿਨ ਉਹ ਉੱਥੇ ਚੋਗਾ ਚੁਗਣ ਜ਼ਰੂਰ ਆਵੇਗਾ, ਹਰ ਰੋਜ਼ ਭਾਂਤ-ਭਾਂਤ ਦੇ ਪੰਛੀ ਆਉਂਦੇ ਅਤੇ ਚੋਗਾ ਚੁਗ ਕੇ ਚਲੇ ਜਾਂਦੇ ਪੰਛੀਆਂ ਨੇ ਚੋਗੇ ਦੀ ਖ਼ਬਰ ਦੂਰ-ਦੂਰ ਤੱਕ ਫੈਲਾ ਦਿੱਤੀ, ਇਸ ਤਰ੍ਹਾਂ ਚੋਗੇ ਲਈ ਦੂਰ-ਦੂਰ ਤੋਂ ਪੰਛੀ ਆਉਣ ਲੱਗੇ ਇੱਕ ਦਿਨ ਹੰਸ ਭੁੱਖਾ-ਭਾਣਾ ਸੁੱਚੇ ਮੋਤੀਆਂ ਦੀ ਤਲਾਸ਼ ਕਰ ਰਿਹਾ ਸੀ ਕਿ ਉੱਧਰੋਂ ਪੰਛੀਆਂ ਦੀ ਇੱਕ ਡਾਰ ਲੰਘੀ, ਪੰਛੀਆਂ ਨੇ ਹੰਸ ਨੂੰ ਦੱਸਿਆ ਕਿ ਇੱਕ ਥਾਂ ਤੇ ਬਹੁਤ ਸਾਰੇ ਸੁੱਚੇ ਮੋਤੀ ਪਏ ਹਨ, ਤਦ ਹੰਸ ਉਹਨਾਂ ਨਾਲ ਉੱਡ ਕੇ ਸਬਜ਼-ਪਰੀ ਦੇ ਮਹਿਲ ਆ ਗਿਆ। ਉਸ ਨੇ ਬੜੇ ਚਾਅ ਨਾਲ ਸੁੱਚੇ ਮੋਤੀ ਚੁਗੇ, ਅਚਾਨਕ ਸਬਜ਼-ਪਰੀ ਦੀ ਨਜ਼ਰ ਹੰਸ ’ਤੇ ਪਈ, ਹੰਸ ਅਤੇ ਸਬਜ਼-ਪਰੀ ਨੇ ਇੱਕ ਦੂਜੇ ਨੂੰ ਪਛਾਣ ਲਿਆ, ਦੋਵੇਂ ਇੱਕ ਦੂਜੇ ਨੂੰ ਮਿਲ ਕੇ ਬੜੇ ਖ਼ੁਸ਼ ਹੋਏ, ਹੁਣ ਉਹ ਮੀਰਜ਼ਾਦੇ ਨੂੰ ਲੱਭਣਾ ਚਾਹੁੰਦੇ ਸਨ। ਹੰਸ ਹਰ ਰੋਜ਼ ਸਵੇਰੇ ਮੀਰਜ਼ਾਦੇ ਨੂੰ ਲੱਭਣ ਲਈ ਉੱਡਦਾ ਅਤੇ ਦੂਰ-ਦੂਰ ਤੱਕ ਜਾਂਦਾ, ਪਰ ਉਸ ਨੂੰ ਨਿਰਾਸ਼ ਹੋ ਕੇ ਪਰਤਣਾ ਪੈਂਦਾ, ਉੱਧਰ ਮੀਰਜ਼ਾਦਾ ਇੱਕ ਭਠਿਆਰਨ ਦੇ ਘਰ ਜਾ ਪੁੱਜਾ ਉਸ ਦੇ ਕੱਪੜੇ ਫਟ ਗਏ ਸਨ। ਉਸ ਕੋਲ ਖਾਣ ਨੂੰ ਕੁਝ ਨਹੀਂ ਸੀ, ਉਸ ਨੇ ਭਠਿਆਰਨ ਨੂੰ ਕਿਹਾ ਮਾਈ ਤੂੰ ਮੈਨੂੰ ਕੁਝ ਖਾਣ ਨੂੰ ਦੇ ਦਿਆ ਕਰ, ਮੈਂ ਤੈਨੂੰ ਜੰਗਲ ਵਿੱਚੋਂ ਬਾਲਣ ਲਈ ਲੱਕੜਾਂ ਲਿਆ ਦਿਆਂ ਕਰਾਂਗਾ। ਭਠਿਆਰਨ ਨੂੰ ਉਸ ਤੇ ਬੜਾ ਤਰਸ ਆਇਆ, ਉਸ ਨੇ ਮੀਰਜ਼ਾਦੇ ਨੂੰ ਖਾਣ ਲਈ ਰੋਟੀ ਦਿੱਤੀ, ਮੀਰਜ਼ਾਦਾ ਸਬਜ਼-ਪਰੀ ਤੋਂ ਬਿਨਾਂ ਆਪਣੇ ਦੇਸ ਨਹੀਂ ਸੀ ਜਾਣਾ ਚਾਹੁੰਦਾ, ਇਸ ਲਈ ਉਹ ਉੱਥੇ ਹੀ ਰਹਿ ਗਿਆ। ਇੱਕ ਦਿਨ ਉਹ ਜੰਗਲ ਵਿੱਚ ਲੱਕੜਾਂ ਕੱਟ ਰਿਹਾ ਸੀ ਉ ਉੱਧਰੋਂ ਹੰਸ ਵੀ ਮੀਰਜ਼ਾਦੇ ਦੀ ਭਾਲ ਲਈ ਜੰਗਲ-ਜੰਗਲ, ਪਿੰਡ-ਪਿੰਡ ਉੱਡ ਰਿਹਾ ਸੀ, ਹੰਸ ਨੇ ਮੀਰਜ਼ਾਦੇ ਨੂੰ ਵੇਖਿਆ, ਭਾਵੇਂ ਮੀਰਜ਼ਾਦਾ ਬਹੁਤ ਲਿੱਸਾ ਹੋ ਗਿਆ ਸੀ,

ਦੋਵੇਂ ਮਿਲ ਕੇ ਬੜੇ ਖ਼ੁਸ਼ ਹੋਏ, ਮੀਰਜ਼ਾਦਾ ਅਤੇ ਸਬਜ਼-ਪਰੀ ਹੰਸ ਦੀ ਮਦਦ ਨਾਲ ਰਾਤ ਨੂੰ ਰਾਜੇ ਤੋਂ ਚੋਰੀ, ਮਹਿਲਾਂ ਵਿੱਚੋਂ ਨਿਕਲ ਆਏ। ਆਪਣੇ ਸ਼ਹਿਰ ਦੇ ਨੇੜੇ ਪਹੁੰਚ ਕੇ ਮੀਰਜ਼ਾਦੇ ਨੇ ਹੰਸ ਨੂੰ ਵਿਦਾ ਕਰ ਦਿੱਤਾ, ਮੀਰਜ਼ਾਦੇ ਨੇ ਆਪਣੇ ਪਿਓ ਨੂੰ ਸੁਨੇਹਾ ਭੇਜਿਆ ਕਿ ਉਹ ਸਬਜ਼-ਪਰੀ ਵਿਆਹ ਕੇ ਲੈ ਆਇਆ ਹੈ, ਉਸ ਦੇ ਸੁਆਗਤ ਦਾ ਪ੍ਰਬੰਧ ਕੀਤਾ ਜਾਵੇ। ਉਹ ਦੋਵੇਂ ਉੱਥੇ ਇੱਕ ਬਾਗ਼ ਵਿੱਚ ਅਰਾਮ ਕਰਨ ਲੱਗ ਪਏ, ਸਬਜ਼-ਪਰੀ ਨੂੰ ਪਿਆਸ ਲੱਗੀ ਉਹ ਬਾਗ਼ ਵਿਚਲੇ ਖੂਹ ’ਤੇ ਪਾਣੀ ਪੀਣ ਗਈ, ਉੱਥੇ ਇੱਕ ਮਾਲਣ ਰਹਿੰਦੀ ਸੀ ਮਾਲਣ ਬੜੀ ਚਲਾਕ ਸੀ, ਉਸ ਨੇ ਸਬਜ਼-ਪਰੀ ਨੂੰ ਪੁੱਛਿਆ ਕਿ ਉਹ ਕੌਣ ਹੈ, ਸਬਜ਼-ਪਰੀ ਨੇ ਜਦੋਂ ਉਸ ਨੂੰ ਦੱਸਿਆ ਕਿ ਉਹ ਮੀਰਜ਼ਾਦੇ ਦੀ ਪਤਨੀ ਹੈ ਤਾਂ ਮਾਲਣ ਨੇ ਉਸੇ ਵੇਲੇ ਇੱਕ ਸਾਜ਼ਸ਼ ਸੋਚੀ। ਉਸ ਨੇ ਸਬਜ਼-ਪਰੀ ਨੂੰ ਕਿਹਾ, ਤੂੰ ਬੇਫ਼ਿਕਰ ਹੋ ਕੇ ਨ੍ਹਾ-ਧੋ ਲੈ, ਇੱਧਰ ਕੋਈ ਨਹੀਂ ਆਊਗਾ ਜਦੋਂ ਸਬਜ਼-ਪਰੀ ਨ੍ਹਾਉਣ ਲੱਗੀ ਤਾਂ ਮਾਲਣ ਨੇ ਉਸ ਨੂੰ ਖੂਹ ਵਿੱਚ ਧੱਕਾ ਦੇ ਦਿੱਤਾ।

ਤੈਨੂੰ ਕੀ ਹੋ ਗਿਆ? ਤੇਰਾ ਰੰਗ-ਰੂਪ ਕਿਉਂ ਬਦਲ ਗਿਆ ਹੈ ਮਾਲਣ ਨੇ ਰੋਂਦਿਆਂ ਹੋਇਆਂ ਕਿਹਾ, ਮੈਨੂੰ ਸੱਪ ਨੇ ਡੰਗ ਮਾਰ ਦਿੱਤਾ ਹੈ, ਸ਼ਾਇਦ ਉਸ ਦੇ ਜ਼ਹਿਰ ਨਾਲ ਹੀ ਮੇਰਾ ਰੰਗ ਕਾਲਾ ਹੋ ਗਿਆ। ਕੁਝ ਸਮੇਂ ਪਿੱਛੋਂ ਆਪੇ ਹੀ ਠੀਕ ਹੋ ਜਾਵੇਗਾ, ਕੋਈ ਗੱਲ ਨੀ ਮੀਰਜ਼ਾਦੇ ਨੂੰ ਕੁਝ ਸਮਝ ਨਾ ਪਈ, ਕੁਝ ਦੇਰ ਬਾਅਦ ਮੀਰਜ਼ਾਦੇ ਦਾ ਪਿਤਾ ਵਾਜਿਆਂ-ਗਾਜਿਆਂ ਨਾਲ ਆਪਣੇ ਪੁੱਤਰ ਅਤੇ ਨੂੰਹ ਨੂੰ ਲੈਣ ਆ ਗਿਆ। ਲੋਕ ਸਬਜ਼-ਪਰੀ ਬਣੀ ਮਾਲਣ ਦੇ ਕੱਪੜਿਆਂ ਵੱਲ ਵੇਖ ਕੇ ਵਾਹ-ਵਾਹ ਕਰਦੇ ਰਹੇ, ਪਰ ਮੀਰਜ਼ਾਦਾ ਉਦਾਸ ਹੋ ਗਿਆ ਸੀ। ਉਸ ਨੂੰ ਸਬਜ਼-ਪਰੀ ਦਾ ਕੋਈ ਚਾਅ ਨਹੀਂ ਸੀ ਰਿਹਾ, ਇਸ ਤਰ੍ਹਾਂ ਦਿਨ ਬੀਤਦੇ ਗਏ, ਇੱਕ ਦਿਨ ਮੀਰਜ਼ਾਦਾ ਉਸ ਬਾਗ਼ ਦੇ ਖੂਹ ਨੇੜੇ ਘੁੰਮ ਰਿਹਾ ਸੀ ਜਿੱਥੇ ਮਾਲਣ ਨੇ ਸਬਜ਼-ਪਰੀ ਨੂੰ ਖੂਹ ਵਿੱਚ ਧੱਕਾ ਦਿੱਤਾ ਸੀ। ਮੀਰਜ਼ਾਦੇ ਨੂੰ ਉੱਥੇ ਇੱਕ ਸੱਪ ਨਜ਼ਰ ਆਇਆ, ਮੀਰਜ਼ਾਦੇ ਨੇ ਸਮਝਿਆ ਕਿ ਉਹ ਸੱਪ ਹੈ ਜਿਸ ਨੇ ਸਬਜ਼-ਪਰੀ ਨੂੰ ਡੰਗਿਆ ਸੀ, ਸੱਪ ਤੇਜ਼ੀ ਨਾਲ ਖੂਹ ਵੱਲ ਚਲਾ ਗਿਆ। ਮੀਰਜ਼ਾਦਾ ਜਦੋਂ ਖੂਹ ਕੋਲ ਪੁੱਜਾ ਤਾਂ ਉਸ ਨੂੰ ਖੂਹ ਵਿੱਚ ਇੱਕ ਬੜਾ ਸੁੰਦਰ ਫੁੱਲ ਨਜ਼ਰ ਆਇਆ, ਜਦੋਂ ਮੀਰਜ਼ਾਦੇ ਨੇ ਫੁੱਲ ਤੋੜਨ ਲਈ ਹੱਥ ਵਧਾਇਆ ਤਾਂ ਫੁੱਲ ਨੀਵਾਂ ਹੋ ਗਿਆ, ਮੀਰਜ਼ਾਦਾ ਹਾਰ ਕੇ ਜਦੋਂ ਵਾਪਸ ਜਾਣ ਲੱਗਾ, ਤਾਂ ਫੁੱਲ

ਓ ਮੈਂ ਡੇਆਂ ਮੁੰਡੇ ਨਾਲ ਗਲ ਕਰਨ

ਮੁੰਡੇ ਨੂੰ ਕਹਿ ਹੱਲੇ ਨਾ ਵੀਹ ਮਿੰਟ ਮੁੰਡੇ ਨੂੰ ਕਹਿ ਮੈਂ ਬਾਅਦ ਵਿਚ ਫੋਨ ਕਰਦਾ ਹਾਂ ਫੇਰ ਭਾਵੇਂ ਰਾਤ ਤਕ ਲਗਾ ਰਹੇ। ਠੀਕ ਆ ਹੁਣ ਆਈ ਛੇ ਵਾਰੀ ਹੋ ਗਿਆ ਨਾ ਛੇਵੀਂ ਵਾਰੀ ਹੈ ਨਾ ਆਹੋ ਆ ਛੇਵੀਂ ਵਾਰੀ ਫਿਰ ਬਸ ਇਕ ਹੀ ਵਾਰੀ last ਕਰਨਾ ਤੂੰ ਵੀ ਗਿਣਨ ਡਆ ਸਾਂ

ਅੱਛਾ

ਤੂੰ ਮੈਨੂੰ ਗਾਲ਼ਾਂ ਤੇ ਨਹੀਂ ਕੱਢਦਾ ਹੋਣਾ ਆਉਂਦਾ ਹੋਣਾ ਕਿਹੜੇ ਵਕਤ ਨੂੰ ਫੜਾਇਆ ਉਹਨੇ ਮੈਨੂੰ ਨਹੀਂ ਨਹੀਂ ਓਹਨਾ ਅਸੀਂ ਇਹ ਕੰਮ ਜੇਹਾ ਸੀ ਜ਼ਰੂਰੀ ਕਰਨ ਡਹੇ ਮੂੰਡੇ ਨੂੰ phone ਕਰਨ ਡਿਆ ਹਾਂ

ਓਹਨੂੰ ਦੱਸਦੱਸਦਾ ਚੱਲ ਤੂੰ ਪਾਏਗੀ ਜਦੋਂ ਉਹਨੂੰ ਇਹ ਤਰ੍ਹਾਂ back ਕਰਕੇ chat ਕਰੀ ਜਾ ਹੁਣ ਕੱਟੀ ਨਾ phone ਨਹੀਂ ਨਹੀਂ ਫੋਨ ਨਹੀਂ ਮੈਂ ਕਰਦਾ ਆ ਲਾਸਟ ਵਾਰੀ ਹੈ ਨਾ ਕੇ ਇਕ। ਆ prabh ਛੇਵਾਂ ਆ ਬਸ ਇੱਕੋ ਵਾਰ last ਆ ਫਿਰ ਉਹ ਫਿਰ ਉਹ ਮੈਂ ਛੇਤੀ ਫੇਰ ਕੱਟ ਕੇ ਲਾਹ ਦੇਣਾ ਫੇਰ ਬਸ ਅੱਛਾ ਜਾਨੀ ਕ ਆ ਤੂੰ ਕਟ ਕੇ ਫੇਰ ਲਾ ਦੇਣਾ ਇਕ ਵਾਰ ਫੇਰ ਕੱਟ ਕੇ ਫੇਰ ਲਾ ਲੈਣਾ ਫੇਰ ਭਾਵੇਂ ਜਿੱਥੇ ਮਰਜ਼ੀ ਲੱਗਾ ਰਵੀ call ਫੇਰ ਫੇਰ ਮੈਂ ਨਹੀਂ ਤੈਨੂੰ ਕੁਝ ਵੀ ਆਦੀ

ਹਾਂ ਫਿਰ ਭਾਂਵੇਂ ਤੂੰ ਜਿਥੇ ਮਰਜ਼ੀ ਲਗਾ ਰਹੀ ਚੱਲ ਹੁਣ ਆ ਤੇ ਕਰ ਲਈਏ ਆਹੋ ਹੁਣ ਤੇ ਕਰ ਲੈ ਦੇਵਾਂ ਉਹ ਵਾਹਿਗੁਰੂ ਮੰਮੀ ਕਹਿੰਦੀ

ਮੈਂ ਨਹੀਂ ਗਈ ਮੈਂ ਤੇ ਮੰਮੀ ਨੂੰ ਦੱਸ ਕੇ ਆਈਆਂ ਨਿੱਕੇ ਦਾ phone ਜੋ ਆਉਦਾ ਸੀ ਤੇ ਮੰਮੀ ਕਹਿੰਦੀ ਵਾਹਵਾ ਦਿਨ ਹੋਗੇ ਨਿੱਕਾ ਨਹੀਂ ਆਇਆ ਕਦੀ ਤੈਨੂੰ ਪਤਾ ਉਹ

ਨਹੀਂ ਨਹੀਂ ਫੋਨ ਨਹੀਂ ਮੈਂ ਕਰਦਾ ਆ ਲਾਸਟ ਵਾਰੀ ਹੈ ਨਾ ਕੇ ਇਕ। ਹੂ